ਉੱਪਰ ਕਈ ਛੱਤਾਂ ਵੀ ਨੀ ਹੁੰਦੀਆਂ ਸੀਗੀਆਂ ਆਲੇ ਦਵਾਲੇ ਫੱਟੇ ਲਾਏ ਹੋਏ ਏ

ਹਾਂ ਉਹ ਹੁੰਦੇ ਆ ਕਡੂਕਾ ਯਾਰ ਇਹ ਮੈਂ ਵੀ ਦੇਖਿਆ ਫਤਿਹਗੜ੍ਹ ਸਾਹਿਬ ਕਾਰ ਸੇਵਾ ਵਾਲਿਆਂ ਕੋਲ

ਉਹਨਾ ਨੇ ਇੱਕ ਸ਼ਾਇਦ ਪਹਿਲਾਂ ਰੱਖਿਆ ਹੋਇਆ ਸੀਗਾ ਉਹ

ਖਰਚਾ ਉਹਦਾ ਕਿਆ ਹੈ ਉਹ ਤਾਂ ਕੁੱਛ ਵੀ ਨੀ ਡੀਜਲ ਹੀ ਚਾਹੀਦਾ ਹਾਂ ਡੀਜਲ ਹੀ ਚਾਹੀਦਾ ਬੱਸ

ਹੁਣ ਉਹ ਦੂਸਰੇ ਵੀ ਆ ਗੈਸ ਆਲੇ ਆਗੇ ਹਾਂ ਹੁਣ ਤਾਂ ਗੈਸ ਆਲੇ ਆਗੇ ਜੀ ਉਹ ਛੋਟੇ ਹਮ ਗੈਸ ਆਲੇ electronic ਹਾਂਜੀ ਦਿੱਲੀ ਚ ਤਾਂ ਕੱਦੇ ਚੱਲਦੇ ਏ electronic ਹਾਂਜੀ ਦਿੱਲੀ ਚ ਤਾਂ ਕੱਦੇ ਚੱਲਦੇ ਏ ਦੇਖੇ ਆ ਮੈਂ ਦਿੱਲੀ ਚ

ਖਤਰਾ ਤਾਂ ਹੁਣ ਸਾਰੀਆਂ ਚ ਹੈ ਜੀ ਨਹੀਂ ਉਹ ਤਾਂ blast ਹੋਣ ਦਾ ਡਰ ਹੈ ਨਾ ਗੈਸ ਆਲੇ ਦਾ ਤਾਂ ਟੈਂਕੀਦਾ ਕੀ ਪਤਾ ਕਦੋਂ ਫਟ ਜਾਵੇ

ਹਮ ਬਹੁਤ ਦੇਖੇ ਆ chance ਇੱਦਾਂ ਹੁੰਦੇ

ਦੇਖਿਆ ਜਿਹੜੀ ਅੱਗ ਉੱਗ ਲੱਗ ਜਾਂਦੀ ਆ ਇੱਦਾਂ ਹੀ ਲੱਗਦੀ ਆ

ਚਲੋ ਠੀਕ

technology ਵੱਧੀ ਜਾਂਦੀ ਹੈ ਜੀ ਦਿਨੋ ਦਿਨ ਦਿਨੋ ਦਿਨ

ਹਾਂਜੀ ਮਤਲਬ ਕੋਈ ਗੱਡੀ ਚ ਦਿੱਕਤ ਆ ਕੋਈ problem ਆ computer ਨਾਲ ਉਹਨੂੰ attach ਕਰਕੇ ਜਦੇ ਪਤਾ ਲੱਗ ਜਾਂਦਾ ਵੀ ਕਿਹੜੇ function ਚ problem ਆ part ਚ

ਹਾਂਜੀ

ਵੀ ਅੱਗਲੇ ਨੂੰ ਪਤਾ ਲੱਗਦਾ ਹੁੰਦਾ ਵੀ ਮੋਕੇ ਤੇ ਵੀ ਆਹ problem ਆਉਣ ਵਾਲੀ

ਹਾਂ ਤਾਂ ਕੇ ਕੋਈ ਉਹਨੂੰ

ਅੱਜ ਆਪਾ ਸੁਫਨਾ movie ਦੇ ਬਾਰੇ ਗੱਲ ਕਰਦੇ ਹਾਂ

ਸੁਫਨਾ movie ਮਤਲਬ ਬਹੁਤ ਹੀ ਵਧੀਆ ਓਦੇ ਵਿਚ ਬਹੁਤ ਹੀ ਵਧੀਆ ਦਿਖਾਯਾ ਗਿਆ ਹੈ ਮਤਲਬ ਓ ਆਪਣੇ ਸੁਫਨਿਆਂ ਨੂ ਪੂਰਾ ਕਰਦਾ ਹੈ end ਤਕ ਤੇ ਸਬਤੋ ਪਹਿਲਾਂ ਓ ਜਦੋ ਬੜੇ ਸੁਫ਼ਨੇ ਹੁੰਦੇ ਆ ਕੁੜੀ ਦਾ ਵੀ ਸੁਫਨਾ ਓਹੀ ਹੁੰਦਾ ਹੈ ਕਿ ਕਿ ਭੀ ਹਾਂ ਮੇਰੇ daddy ਵੀ ਓਨਾ ਸਾਲਾਂ ਪੋਚੇ ਸੀਗੇ

ਸਾਰਾ ਘਰ ਦਾ ਕਮ ਕਰਾਉਂਦੇ ਹਾ ਓਦੇ ਨਾਲ ਬਹੁਤ behave ਜੇੜਾ ਹੁੰਦਾ ਓਦੇ ਪ੍ਰਤੀ ਬਹੁਤ ਹੀ ਬੁਰਾ ਰੱਖਦੇ ਨੇ ਮਤਲਬ ਕਿ

ਤੇ ਓਨੁ school ਦੇ ਵਿਚ ਪੜ੍ਹਨ ਵੀ ਨੀ ਭੇਜਦੇ ਤੇ ਓਦੀ ਤਾਈ ਦੇ ਜੇੜੇ ਤੀਨ ਮੁੰਡੇ ਹੁੰਦੇ ਆ ਓ school ਦੇ ਵਿਚ ਮਤਲਬ daily ਪੜ੍ਹਨ ਜਾਂਦੇ ਹੁੰਦੇ ਐ ਤੇ ਓ ਕੁੜੀ ਨੂ ਵੀ ਹੁੰਦਾ ਕਿ ਭੀ ਮੈ ਵੀ ਪੜ੍ਹਾ ਪਰ ਨਹੀਂ ਓਦੀ mummy

ਓਨੁ ਜਾਣ ਨਈ ਦੇਂਦੀ ਹੈਗੀ ਓਨੁ ਓਦੇ ਤੋਂ ਸਾਰਾ ਘਰ ਦਾ ਕਮ ਵਗੈਰਾ ਕਰਾਉਂਦੀ ਆ ਜਿਵੇ ਕਿ ਨਾ ਜਿਸ ਤਰਾਂ ਕੱਪੜੇ ਧੋਣੇ ਨਾਲ ਰੋਟੀ ਬਣਾਉਣੀ ਜੇ ਰੋਟੀ ਵਧੀਆ ਨਈ ਸੀ ਬਣਾਉਂਦੀ ਤੇ ਓਦੀ ਤਾਈਂ ਓਨੁ ਗਾਲਾਂ ਕੜਦੀ ਹੁੰਦੀ ਸੀਗੀ ਹਾਂ ਭੀ ਰੋਟੀ ਕਿਉਂ ਨੀ ਵਧੀਆ ਬਣਾਂਦੀ ਹੈਗੀ ਜਦ ਕਿ ਓ ਬਹੁਤ ਛੋਟੀ ਸੀਗੀ ਜਦੋ ਓਨੁ ਰੋਟੀ ਬਣਾਉਣੀ ਸਾਰਾ ਕਮ ਕਰਨ ਲੱਗ ਸੀ ਘਰ ਦਾ ਵੀ ਜੇੜੀ ਉਮਰ ਚ ਓਨੁ ਪੜ੍ਹਨਾ ਚਾਹੀਦਾ ਸੀਗਾ ਓ ਉਮਰ ਚ ਓਨੇ ਕਮ ਕੀਤਾ ਸੀਗਾ ਸਾਰਾ ਓਲਾ ਹਾਂ ਓ ਕੁੜੀ ਬੜੀ ਸਿਆਣੀ ਸੀਗੀ ਛੋਟੀ ਹੁੰਦਿਆਂ ਓ ਨਾ ਸਾਰਾ ਕੁਛ ਪਤਾ ਹੁੰਦਾ ਭੀ ਹਾਂ ਮੈ ਆ ਕਰਨਾ

ਫੇਰ ਜਦੋ ਕੁੜੀ ਬੜੀ ਹੋਣ ਲਗ ਜਾਂਦੀ ਹੈ ਨਾ ਥੋੜੀ ਥੋੜੀ ਫੇਰ ਓ ਸੋਚਦੀ ਹੁੰਦੀ ਹੈ ਭੀ ਮੇਰਾ ਫੌਜ਼ੀ ਆਊਗਾ ਆਊਂਗਾ ਪਰ ਆਂਦਾ ਤਾ ਹੈ ਨੀ ਪਰ ਬਾਅਦ ਚੋ ਫੇਰ ਓ ਸੋਚਦੀ ਫੇਰ ਓਦੀ ਜੇੜੀ ਤਾਈਂ ਹੁੰਦੀ ਆ

ਤੇ ਫੇਰ ਓ ਅਗਲੇ ਪਿੰਡ ਜਾਂਦੇ ਹੁੰਦੇ ਹੈ ਨਾ ਨਰਮਾ ਚੁੱਕਣ ਹਨਾ ਤੇ ਓਨਾ ਵਿਚ ਜੇੜਾ ਨਾ ਮੁੰਡਾ ਇਕ ਨਾ ਜਿਨ੍ਹਾਂ ਦਾ ਰੇਂਟ ਹੁੰਦਾ ਹੈ ਓਨਾ ਦੇ ਹੀ ਓਨਾ ਦੇ ਹੀ ਓ ਨਰਮਾ ਚੁੱਕਣ ਜਾਂਦੇ ਹੁੰਦੇ ਆ

ਤੇ ਓ ਨਾ ਮੁੰਡਾ ਪਸੰਦ ਕਰਦਾ ਸੀਗਾ ਭੀ ਹਾਂ ਕਿ ਜਿਵੇ ਮੈਨੂੰ ਹਾਂ ਕਰ ਦਊਂਗੀ ਮੇਰੇ ਨਾਲ ਵਿਆਹ ਵਗੈਰਾ ਵੀ ਕਰਵਾ ਲੇਗੀ ਹਨਾ ਪਰ ਓ ਕਰਦੀ ਨੀ ਹੁੰਦੀ ਹੈਗੀ ਓਦਾ ਨਾ ਹਮੇਸ਼ਾ ਜਿਨ੍ਹਾਂ ਵੀ ਨਰਮਾ ਹੁੰਦਾ ਸੀਗਾ ਵੱਧ ਕਰਦਾ ਹੁੰਦਾ ਸੀ ਜੋ ਕਮ ਸੀਗਾ ਤੇ ਇੱਕ ਦਿਨ ਨਰਮਾ ਨਾ ਓਦਾਂ ਚੁੱਕਣ ਲੱਗਣ ਸੀਗੇ ਤੇ ਓਦਾ ਵੱਧ ਕਰ ਦਇਆ ਸੀਗਾ ਹਨਾ ਤੇ ਓ ਕੁੜੀ ਕਹਿੰਦੀ ਹੁੰਦੀ ਹੈ ਮੁੰਡੇ ਨੂ ਕੇਂਦੀ ਮੇਰਾ ਮੇਰਾ ਇਨਾ ਕ ਨਰਮਾ ਨੀ ਹੇਗਾ ਮੇਰਾ ਜ਼ਿਆਦਾ ਹੈ ਇਸ ਤੋਂ ਹਨਾ ਫੇਰ ਓ ਕਿਸੀ ਹੋਰ ਮੁੰਡੇ ਨੂ ਕਹਿੰਦਾ ਹੁੰਦਾ ਹੈ ਕਿ ਮੇਰਾ ਨਰਮਾ ਤੂ ਜੋ ਘਰ ਦਯਾ ਹੇਗਾ ਨਰਮਾ ਤੇ ਓ ਉਸ ਤੋਂ ਵੀ ਜਿਆਦਾ ਘਟ ਹੁੰਦਾ ਹੈ ਹਨਾ ਫਿਰ ਓ ਇੱਕ ਜੇੜੀ ਓਦੀ ਕੁੜੀ friend ਹੁੰਦੀ ਹੈ ਨਾ ਓ ਓਨੁ ਕਹਿੰਦੀ ਹੈ ਕਿ ਨਰਮਾ ਨਾ ਜਮੀ ਘਟ ਕਰਵਾ ਦਯਾ ਕਹਿੰਦੀ ਘਾਟਾ ਪੈ ਗਿਆ ਤੈਨੂੰ ਹੇਨਾ ਹਾਂ ਤੇ ਬਾਅਦ ਚ ਐਮੀ ਵਿਰਕ ਵੀ ਆਂਦਾ ਹੁੰਦਾ ਹੈ ਤੇ ਐਮੀ ਵਿਰਕ ਵੀ ਓ ਕੁੜੀ ਨੂ ਤੇ ਓ ਕੁੜੀ ਨਾਲ ਵਿਆਹ ਕਰਨਾ ਚਾਉਂਦਾ ਹੁੰਦਾ ਹੈ ਤੇ ਓ ਵੀ

ਰੱਖਦਾ ਹੁੰਦਾ ਹੈ ਓਂਦੀਆਂ ਚੰਡੀ ਵਗੈਰਾ ਜੇੜੀ ਹੁੰਦੀ ਹੈ ਨਾ ਉਂਝ ਸਾਂਭ ਕੇ ਰੱਖਦਾ ਹੈ ਹਨਾ ਤੇ ਸਬ ਤੋਂ ਉਤੇ ਰੱਖਦਾ ਹੁੰਦਾ ਹੈ ਟਰਾਲੀ ਵਿਚ ਓ ਹਮ ਤੇ ਓਦੇ ਘਰ ਜਾਣ ਤੋਂ ਪਹਿਲਾ ਹੀ ਮਤਲਬ ਓਨੁ ਪਤਾ ਹੁੰਦਾ ਹੈ ਕਿ ਉਨੇ ਕਮ ਕਰਨੇ ਘਰ ਜਾਕੇ ਓ ਘਰ ਜਾਣ ਤੋਂ ਪਹਿਲਾ ਹੀ ਓਦੇ ਘਰ ਦੇ ਸਾਰੇ ਕਮ ਝਾੜੂ ਝੁਡੂ ਤੇ ਵਿਚ

ਬਿਸਤਰੇ ਕਰ ਦੇਂਦਾ ਹੈ ਵਗੈਰਾ ਸਾਰਾ ਕਮ ਕਰ ਦੇਂਦਾ ਹੁੰਦਾ ਹੈ ਫੇਰ ਤੇ ਓ ਕੁੜੀ ਨੂੰ ਲਗਦਾ ਹੁੰਦਾ ਸੀਗਾ ਕਿ ਓਦਾਂ ਤਾਯਾ ਕਰ ਕੇ ਜਾਂਦਾ ਫੇਰ ਜਦੋ ਬਾਅਦ ਚ ਪਤਾ ਲਗਦਾ ਹੁੰਦਾ ਹੈ ਤੇ ਫੇਰ ਓਨੁ ਲੁਕ ਲੁਕ ਕੇ ਦੇਖਦੀ ਹੁੰਦੀ ਹੈ ਭੀ ਏ ਮੇਰਾ ਕਮ ਕਰਦਾ ਹੁੰਦਾ ਹੈ ਸਾਰਾ ਕਮ ਕਰਦਾ ਹੈ ਤੇ ਫੇਰ ਓ ਸੱਚ ਉਗਲਵਾ ਲੈਂਦੀ ਹੁੰਦੀ ਹੈ ਭੀ ਮੰਜਾ ਤੇ ਧੁੱਪੇ ਧੁਪੇ ਤੋਂ ਅੰਦਰ ਕਰ ਦਯਾ ਕਰ ਕਹਿੰਦਾ ਮੈ ਕਲ ਨੂ ਕਰ ਦੂੰਗਾ ਫੇਰ ਓਨੁ ਸੱਚ ਪਤਾ ਲੱਗ ਜਾਂਦਾ ਭੀ ਏ ਸਾਰਾ ਕਮ ਕਰਦਾ ਹੁੰਦਾ ਹਾਂਜੀ ਤੇ ਓਦੇ ਕਪੜੇ ਵਗੈਰਾ ਜੇੜੇ ਓਨਾ ਦੇ ਘਰ ਦੇ ਸਾਰੀਆਂ ਦੇ ਕਪੜੇ ਹੁੰਦੇ ਸੀ ਓ ਵੀ ਧੋਂਦਾ ਹੁੰਦਾ ਸੀਗਾ ਹਨ ਓ ਤੇ ਨਾ ਫੇਰ ਓ ਇੱਕ ਦਿਨ ਨਾ ਪਤਾ ਨੀ ਲੈ ਕੇ ਆਉਂਦਾ ਹੁੰਦਾ ਸੀ ਹਨਾ ਓਨਾ ਵਾਸਤੇ ਓਦੇ ਘਰ ਵਾਲਿਆਂ ਨੇ ਤੇ ਓਨੁ ਦੇਣ ਆਂਦਾ ਹੁੰਦਾ ਹੈ ਹਨਾ ਤੇ ਓ ਕਪੜੇ ਧੋਂਦੀ ਹੁੰਦੀ ਹੈ ਕੁੜੀ ਹਨਾ ਤੇ ਓ ਕਹਿੰਦੀ ਹੁੰਦੀ ਭੀ ਤਾਈਂ ਕਹਿੰਦੀ ਹੁੰਦੀ ਹੈ ਕਿ ਇੱਕ ਮੁੰਡਾ ਆਯਾ ਵੇ ਨਾ ਮੁੰਡਾ ਕਟ ਦਾ ਹੁੰਦਾ ਹੈ ਤੇ ਓ ਕਹਿੰਦੀ ਹੁੰਦੀ ਹੈ ਓ ਐਮੀ ਵਿਰਕ ਕਹਿਂਦਾ ਹੁੰਦਾ ਓਨੁ ਮੈ ਕਟ ਦੇਣਾ ਤਾਈਂ ਮੰਜਾ ਹੁਣ ਤੇ ਓ ਕੱਟਦਾ ਹੁੰਦਾ ਹੈ ਤੇ ਓ ਕੁੜੀ ਚੋੜ ਕਰਦੀ ਮਤਲਬ ਕੇ ਜਮਾ ਤਾੜ ਦੇਂਦੀ ਹੈ ਹੈ ਨਾ ਓ ਮੰਜਾ ਡਾਉਂਦਾ ਹੁੰਦਾ ਹੈ ਤੇ ਓਦੇ ਉਤੇ ਚੜ ਜਾਂਦੀ ਹੈ ਮੰਜੇ ਦੇ ਦੋਨਲਗੇ ਹੁੰਦੇ ਨੇ ਤੇ ਓਦੀ ਤਾਈਂ ਫੇਰ ਓਨੁ ਗਾਲਾਂ ਕੱਢਦੀ ਹੁੰਦੀ ਹੈ ਓਨੁ ਕੇ ਤੈਨੂੰ ਤੇ ਬਿਲਕੁਲ ਵੀ ਅਕਲ ਨੀ ਹੈਗੀ ਕਹਿੰਦੀ ਏਡੀ ਵਡੀ ਹੋ ਗਈ ਕਹਿੰਦੀ ਕਿ ਕਰੇਂਗੀ ਤੂ ਤੇ ਫਿਰ ਓ ਵੀ ਜਦੋ ਨਰਮਾ ਚੁਕਦੀ ਹੁੰਦੀ ਹੈ ਫਿਰ ਭੀ ਐਮੀ ਵਿਰਕ ਨੇ ਵੀ ਇੱਕ ਵਾਰੀ ਦੂਸਰਿਆਂ ਦਾ ਨਰਮਾ ਚੱਕ ਨੇ ਨਾ ਓਦੀ ਪਲੀ ਵਿਚ ਪਾ ਦੇਂਦਾ ਹੈ ਤੇ ਫੇਰ ਓ ਦੇਖ ਲੈਂਦੀ ਹੁੰਦੀ ਹੈ ਓ ਕਹਿੰਦੀ ਭੀ ਤੂੰ ਚੋਰੀ ਕਾਦੇ ਕਰਦਾ ਭੀ ਸਿਧਾ ਹੋਕੇ ਦੂਸਰੀ ਪਲੀ ਵਿਚ ਪਾ ਦੇ ਓ ਕਹਿੰਦਾ ਮੈ ਚੋਰ ਨੀ ਹੇਗਾ ਫੇਰ ਓ ਚੱਕ ਕੇ ਓਦੇ ਵਿਚ ਪਾ ਦੇਂਦਾ ਹੁੰਦਾ ਹੈ ਤੇ ਫੇਰ ਓ ਜੇੜਾ ਪਾਣੀ ਪਿੰਦੀ ਹੁੰਦੀ ਹੈ ਤੇ ਫੇਰ ਓ ਗਲਾਸ ਰੱਖ ਦਿੰਦੀ ਆ ਤਾ ਓਹੋ ਐਮੀ ਵਿਰਕ ਓਹੀ ਗਲਾਸ ਚ ਪਾਣੀ ਪੀ ਲੈਂਦਾ ਤੇ ਓ ਦੇਖ ਲੈਂਦੀ ਹੁੰਦੀ ਹੈ ਫੇਰ ਰੱਖ ਦੇਂਦਾ ਹੈ ਉਹ ਹਾਂਜੀ ਫੇਰ ਜਦ ਓ ਜਾਂਦੀ ਹੁੰਦੀ ਹੈ ਫੇਰ ਪਾਣੀ ਪਿੰਦਾ ਹੈ ਓ ਹਾਂ ਫੇਰ ਓ ਦੇਖ ਲੈਂਦੀ ਹੁੰਦੀ ਹੈ ਨਰਮੇ ਦੇ ਪਿੱਛੇ ਖੜ ਕੇ ਹਾਂਜੀ ]ਤੇ ਜੋ ਐਮੀ ਵਿਰਕ ਦਾ friend ਹੁੰਦਾ ਹੈ ਨਾ ਓ ਵੀ ਓਦੇ ਪਿੱਛੇ ਕੁੜੀ ਪਿੱਛੇ ਬਹੁਤ ਗੇੜੇ ਮਾਰਦਾ ਹੁੰਦਾ ਹੈ ਤੇ ਓਨਾ ਨੂ ਫਰੂਟੀਆਂ ਵਗੈਰਾ ਵੀ ਦਿੰਦਾ ਹੁੰਦਾ ਹੈ ਲਿਆ ਕੇ ਹਨਾ ਰੋਜ਼ ਧਰੀ ਹੁੰਦੀ ਹੈ ਇੱਕ ਦਿਨ ਨਾ ਉਹ ਉਹਦੇ ਲਈ ਉਹੋ ਲੈ ਕੇ ਆਇਆ ਸੀਗਾ ਫਰੂਟੀਆਂ ਵਿੱਚ ਕੁੱਝ ਹੋਰ ਵੀ ਸੀਗਾ ਸਮਾਨ ਹਨਾਂ ਉਹ ਵੀ ਲੈ ਕੇ ਆਇਆ ਸੀਗਾ ਉਹਦੇ ਲਈ ਤੇ ਉਹਨੇ ਦਿੱਤਾ ਨੀ ਹੈਗਾ ਹਨਾਂ ਤੇ ਉਥੇ ਨਾ ਇੱਕ ਦਰੱਖਤ ਜਾ ਆਉਂਦਾ ਸੀਗਾ ਉਹਦੇ ਉਤੇ ਟੰਗ ਕੇ ਚਲੇ ਜਾਂਦਾ ਹੁੰਦਾ ਸੀਗਾ ਉਹਨੂੰ ਦੱਸ ਦਿੰਦਾ ਸੀਗਾ ਉਥੇ ਪਿਆ ਪੀਲਾ ਹਨਾਂ ਤੇ ਹਨਾਂ ਜਿਹੜਾ ਐਮੀ ਵਿਰਕ ਆ ਜਿਹੜਾਉਹਦੇ ਮੁੰਡੇ ਦਾ friend ਹੁੰਦਾ ਇੱਕ ਹੋਰ ਹੁੰਦਾ ਹਨਾਂ ਤੇ ਉਹ ਨਾ ਫਰੂਟੀ ਚੱਕ ਕੇ ਪੀ ਲੈਂਦਾ ਹਨਾਂ ਤੇ ਉਹ ਕਹਿਦਾ ਜਿਹੜਾ ਤਾਂ ਹੋਰ friend ਹੁੰਦਾ ਆ ਨਾ ਤੇ ਉਹ ਮੁੰਡੇ ਨੂੰ ਕਹਿੰਦਾ ਹੁੰਦਾ ਆ ਵੀ ਤੁਹਾਡੇ ਤਾਂ ਨਾ ਪੇੜ ਤੇ ਵੀ ਫਰੂਟੀਆਂ ਉੱਗਣ ਲੱਗ ਗਈਆਂ ਹਨਾਂ ਤੇ ਉਹ ਕਹਿੰਦਾ ਹੁੰਦਾ ਉਹਨੂੰ ਨਾ ਉਹਨੂੰ ਗ਼ੁੱਸਾ ਚੜ ਜਾਂਦਾ ਉਹਦੇ ਮੂੰਹ ਤੇ ਫਰੂਟੀ ਪਾ ਦਿੰਦਾ ਹੋਂਦਾ ਉਹ

ਤੇ ਮੈਂ ਨੀ ਕੁੱਝ ਕਰਨਾ ਹੈਗਾ ਫ਼ਿਰ ਉਹ ਦਸਦਾ ਫ਼ਿਰ ਉਹ ਕਹਿੰਦੀ ਹੁੰਦੀ ਆ ਵੀ ਤੇਰੇ ਪਿਤਾ ਨੇ ਵੀ ਫ਼ਾਹਾ ਲੈ ਲਿਆ ਸੀਗਾ ਇਹ ਹੇ ਖੇਤ ਦੇ ਵਿਚ ਵੀ ਜ਼ਮੀਨ ਵਿੱਕਣ ਕਰ ਕੇ ਵੀ ਤੂੰ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਫਿਰ ਉਹ ਪੜ੍ਹਣ ਲਈ ਜਾਂਦਾ ਹੁੰਦਾ ਉਥੇ postal ਦੇ ਵਿਚ ਤੇ ਆਪਣੀ ਪੜ੍ਹਾਈ ਪੂਰੀ ਕਰਦਾ ਹੁੰਦਾ

ਉਹ ਜਿਹੜੇ ਅ ਅ ਚੂੜੀਆ ਵਗੈਰਾ ਹੁੰਦੀਆਂ ਉਹਦੀ ਮਾਂ ਦੀਆਂ ਉਹ ਉਹਨੂੰ ਦਿੰਦੀ ਹੁੰਦੀ ਆ ਵੀ ਤੂੰ ਆ ਵੇਚ ਕੇ ਹਨਾਂ ਕਿਤੇ ਪੈਸੇ ਲੈ ਕੇ ਉਹਨਾਂ ਦੇ ਵੀ ਉਹੋ ਕਰ ਪੈਸੈ ਲੈ ਕੇ ਆਪਣੀ ਪੜ੍ਹਾਈ ਅੱਗੇ ਕਰ ਹੋਰ ਠੀਕ ਆ ਨਾ

ਫ਼ਿਰ ਉਹ ਮਤਲੱਬ ਵੇਚਦਾ ਨੀ ਹੈਗਾ ਉਹਨੂੰ ਪਤਾ ਹੁੰਦਾ ਹਾਂ ਵੀ ਇਹਦੀ ਆਖ਼ਰੀ ਨਿਸ਼ਾਨੀ ਇਹਦੀ ਮੰਮੀ ਦੀ ਤੇ ਉਹ ਵੇਚਦਾ ਨੀ ਹੈਗਾ ਫ਼ਿਰ ਵੀ ਉਹ ਆਪਣਾ ਸੁਪਨਾ ਪੂਰਾ ਕਰਦਾ ਤੇ ਹਨਾਂ ਉਹ ਕੁੜੀ ਜਿਹੜੀ ਹੁੰਦੀ ਆ ਉਹਨੂੰ ਨਾ cake ਵਗੈਰਾ ਬਾਰੇ ਕੁੱਝ ਨੀ ਪਤਾ ਹੁੰਦਾ ਵੀ ਇਹ ਕੀ ਹੁੰਦਾ ਕੀ ਚੀਜ਼ ਹੁੰਦੀ ਆ ਤੇ ਹਨਾਂ ਐਮੀ ਵਿਰਕ ਦੇ friend ਦਾ birthday ਵਗੈਰਾ ਹੁੰਦਾ ਉਹ ਉਹਨੂੰ ਦਸਦਾ ਹੁੰਦਾ ਕਿ birthday ਤੇ ਐਵੇ ਐਵੇਂ ਹੁੰਦਾਂ ਉਹ ਉਹਨੂੰ ਪੁੱਛਦੀ ਹੁੰਦੀ ਆ birthday ਤੇ ਕੀ ਕਰਦੇ ਹੁਣੇ ਆ ਤੁਸੀਂ ਉਹ ਦਸਦਾ ਹੁੰਦਾ ਵੀ candle ਲਾਉਣੇ ਹੁਣੇ ਆ cake ਦੇ ਉੱਤੇ ਉਹਨੂੰ ਬੁਝਾ ਕੇ cake ਕੱਟਦੇ ਹੁਣੇ ਆ ਤੇ ਉਹ ਕਹਿੰਦੀ ਹੁੰਦੀ ਆ ਮੈਂ ਤਾਂ ਕਦੇ cake ਖਾਦਾ ਨੀ ਹੈਗਾ ਹਮ ਫ਼ਿਰ ਉਹ ਐਮੀ ਵਿਰਕ ਉਹਨੂੰ ਕਹਿੰਦਾ ਹੁੰਦਾ ਮੈਂ ਤੈਨੂੰ ਪੇਸਟੀ ਲਿਆ ਕੇ ਦੇਹਉਗਾ ਤੇ ਤੂੰ ਉਹ ਖਾ ਲੀ ਉਹ ਵੀ cake ਦੀ ਤਰਾਂ ਹੀ ਹੁੰਦੀ ਆ ਹਨਾਂ same ਉਹ ਕਹਿੰਦੀ ਹੁੰਦੀ ਆ ਲੈ ਕੇ ਇੱਕ ਫ਼ਿਰ ਉਹ ਲੈ ਕੇ ਆਉਂਦਾ ਹੁੰਦਾ ਪੇਸਟੀ ਤੇ ਉਹਨੂੰ ਖਵਾਉਂਦਾ ਹੁੰਦਾ ਜਦ ਕਿ ਉਹਦਾ ਕੁੜੀ ਖੁਸ਼ੀ ਖੁਸ਼ ਹੋ ਕੇ ਖਾਦੀ ਨੀ ਹੁੰਦੀ ਕਿਉਂਕਿ ਉਸ time ਉਸਦਾ ਮੰਗਣਾ ਹੁੰਦਾ ਹਾਂ ਮੰਗਣਾਂ ਹੋ ਜਾਂਦਾ ਪਰ ਉਹਨੂੰ ਉਹ ਜਿਹੜੇ ਮੁੰਡੇ ਨਾਲ ਮੰਗਨਾਂ ਹੁੰਦਾ ਉਹ ਸੜਕਾਂ ਬਨਾਉਂਦਾ ਹੁੰਦਾ ਉਹਨੂੰ ਲੱਗਦਾ ਉਹ ਬਹੁਤ ਵਧੀਆ ਏ ਪਰ ਉਹ ਵੇਚਦੀ ਹੁੰਦੀ ਆ ਉਹਦੀ ਤਾਈਂ ਉਹਨੂੰ ਅੱਸੀ ਹਜ਼ਾਰ ਦੇ ਵਿੱਚ ਤੇ ਉਹ ਕਹਿੰਦੀ ਹੁੰਦੀ ਆ ਵੀ ਮੈਂ ਏ ਮੰਗਨੇ ਤੋਂ ਖੁਸ਼ ਤਾਂ ਹੈਨੀ ਪਰ ਉਹ ਜਤਾਦੀ ਨੀ ਹੈਗੀ ਵੀ ਹਾਂ ਮੈਂ ਖ਼ੁਸ਼ ਨੀ ਹੈਗੀ ਹਾਜ਼ੀ ਹਾਜ਼ੀ ਅ ਫ਼ਿਰ ਉਹ ਨਾ ਉਹਨੂੰ ਸਾਰਾ ਕੁਝ ਦੱਸ ਦਿੰਦੀ ਆ ਐਮੀ ਵਿਰਕ ਨੂੰ ਕੁੜੀ ਵੀ ਨਾ ਵੀ ਪਿਆਰ ਪਿਊਰ ਕੁੱਝ ਨੀ ਹੁੰਦਾ ਹਨਾਂ ਬਸ ਹਨਾਂ ਵਿਆਹ ਤਾਂ ਆਪਣੇ ਘਰ ਦਿਆਂ ਦੀ ਮਰਜ਼ੀ ਨਾਲ ਹੀ ਹੋਣਾ ਹੁੰਦਾ ਹਨਾਂ

ਤੇ ਆਪਣੇ ਦੋਸਤਾਂ ਨੂੰ ਲੈ ਕੇ ਨਾ ਉਹ ਮੁੰਡੇ ਕੋਲ ਜਾਂਦਾ ਹੁੰਦਾ ਜੀਹਦੇ ਨਾਲ ਉਹ ਕੁੜੀ ਦਾ ਵਿਆਹ ਹੋਣਾ ਹੁੰਦਾ ਤੇ ਉਹ ਉਹਨਾਂ ਨੂੰ ਮਤਲੱਬ ਜੂਠੀਆਂ ਜੂਠੀਆਂ ਗੱਲ਼ਾਂ ਦਸਦਾ ਹੁੰਦਾ ਕੁੜੀ ਬਾਰੇ ਹਾਂ ਤੇ ਉਹ ਕਿਸੇ ਹੋਰ ਮੁੰਡੇ ਨੂੰ ਦਸ ਦਿੰਦਾ ਹੁੰਦਾ ਕਿ ਇੱਕ ਹੋਰ ਹੁੰਦਾ ਉਥੇ ਹਨਾਂ ਤੇ ਉਹ ਕਿਸੇ ਹੋਰ ਮੁੰਡੇ ਦਿੰਦਾਂ ਇੱਕ ਹੋਰ ਮੁੰਡੇ ਨੂੰ ਦਸ ਦਿੰਦਾ ਤੇ ਫਿਰ ਉਹ ਉਹਦੀ ਘਰਵਾਲ਼ੀ ਨੂੰ ਫੋਨ ਲਗਾ ਲੈਂਦਾ ਤੇ ਉਹ ਕਹਿੰਦਾ ਹੁੰਦਾ ਵੀ ਸਾਰਾ ਕੁੱਝ ਕਹਿ ਦਿੰਦਾ ਉਹਦੇ ਬਾਰੇ ਜਿਹੜਾ ਕੁੱਝ ਬੋਲਿਆ ਹੁੰਦਾ ਤੇ ਉਹ ਤਾਂ ਪਹਿਲਾਂ ਹੀ ਵਿਆਹਿਆ ਹੁੰਦਾ ਤੇ ਉਹਦੇ ਜਵਾਕ ਵੀ ਹੁੰਦੇ ਨੇ

ਹਾਂ ਉਹ ਵੀ ਮੁੰਡਾ ਜਤਾਉਂਦਾ ਹੁੰਦਾ ਵੀ ਹਾਂ ਠੀਕ ਆ ਕੋਈ ਗੱਲ ਨੀ ਪਰ ਬਾਅਦ ਵਿੱਚ ਉਹ ਕੁੜੀ ਕੋਲ਼ ਜਾਂਦਾ ਹੁੰਦਾ ਤੇ ਕਿ ਉਹਦੇ ਮਤਲੱਬ ਉਹਨੂੰ ਕੁੱਟਦਾ ਹੁੰਦਾ ਵੀ ਤੂੰ ਐਵੇ ਕਾਤੋ ਕੀਤਾ ਹਮ ਹਮ ਫ਼ਿਰ ਉਹ ਕਹਿੰਦੇ ਹੁੰਦੇ ਆ ਵੀ ਜੇ ਸਾਡੇ ਮੁੰਡੇ ਨਾਲ ਵਿਆਹ ਕਰਵਾਉਣਾ ਜਾਂ ਕੁੱਝ ਵੀ ਆ ਹਨਾਂ ਕਿੰਨਾ ਚੰਗਾ ਕਹਿੰਦਾਂ ਤੂੰ ਉਹਨੂੰ ਮਿਲਦੀ ਰਹੀ ਆ ਯੇ ਕਰਦੀ ਰਹੀ ਆ ਉਹਨੂੰ ਗ਼ਲਤ ਸਮਝਣ ਲੱਗ ਗਿਆ ਸੀਗਾ ਉਹ

ਤੇ ਜਦੋ ਵਿਆਹ ਹੋਣ ਲੱਗ ਜਾਂਦਾ ਏ ਫਿਰ ਉਹ ਐਮੀ ਵਿਰਕ ਫ਼ੋਨ ਲਾਉਦਾ ਹੁੰਦਾ ਉਹਦਾ ਦੋਸਤ ਵੀ ਤੂੰ ਮੇਰੀ ਗੱਲ ਕਰਵਾ ਦੀ ਉਹਦੇ ਨਾਲ ਤੇ ਫਿਰ ਜਦੋ ਉਹ ਕਹਿੰਦਾ ਹੁੰਦਾ ਹੁੰਦਾ ਵੀ ਦੋ ਮਿੰਟ ਦੋ ਦਿਨ ਵੀ ਦੋ ਦਿਨ ਰੁਕਜਾ ਬਸ ਵੀ ਮੈਂ ਆਜੂ ਗਾ ਤੈਨੂੰ ਲੇ ਜੂ ਗਾ

ਹੱਮ ਤੇ ਫਿਰ ਉਹਨੂੰ ਲੈਣ ਆਉਂਦਾ ਹੁੰਦਾ ਉਹੋ

ਜਦੋਂ ਲੈਣ ਆਉਦਾ ਹੁੰਦਾ ਫ਼ਿਰ ਉਥੇ ਉਹਨੂੰ ਉਹ ਟ ਕੁੜੀ ਦਾ ਹੀ ਮਤਲੱਬ ਮੰਗੇਤਰ ਟੱਕਰ ਜਾਂਦਾ ਤੇ ਉਹਦੇ ਨਾਲ ਬਹੁਤ ਲੜਦਾ ਹਮ ਤੇ ਫਿਰ ਉਹਨੂੰ ਆਪਣੇ ਘਰੇ ਲੈ ਕੇ ਜਾਂਦਾ ਆਪਣੇ ਤਾਈਂ ਦੇ ਘਰਾਂ ਜਿਹੜਾ ਉਹਦਾ ਤਾਇਆ ਹੁੰਦਾਂ ਹਨਾਂ ਤਾਈਂ ਨੂੰ ਨਾ ਕੁੱਟਦਾ ਹੁੰਦਾਂ ਹਨਾਂ ਵੀ ਪਹਿਲਾਂ ਹਨਾਂ ਤੁਸੀਂ ਪਹਿਲਾਂ ਹੀ ਕੁੜੀ ਨੂੰ ਸਾਂਭ ਕੇ ਰੱਖਿਆ ਹੁੰਦਾ ਤਾਂ ਅੱਜ ਆ ਕੰਮ ਨਾਂ ਹੁੰਦਾਂ ਤੇ ਫੇਰ ਉਹ ਨਾ ਉਹ ਕੁੜੀ ਕਹਿੰਦੀ ਹੋਂਦੀ ਹੈ, ਆਪਣੀ ਤਾਈ ਨੂੰ ਕੇਂਦੀ ਹੋਂਦੀ ਹੈ ਕੀ ਮੈਨੂੰ ਤੁਸੀਂ ਅਪਣੇ ਤਾਏ ਨੂੰ ਕੇਂਦੀ ਹੋਂਦੀ ਤਾਈ ਨੇ ਪੈਨਣੁ ਨਾ ਨਾਲ ਨਹੀਂ ਪਾਯਾ ਹੇਗਾ ਤੇ ਪੈਨਣੁ ਮੰਜਾ ਵੀ ਦਿਤਾ ਹੇਗਾ ਤੇ ਹੇਨਾ ਤੇ ਕਹਿਣਾ ਆਪਣੇ ਹੱਥ ਨਾਲ ਕੁੱਟ ਕੇ ਚੂਰੀ ਨਹੀਂ ਖਵਾਈ ਹੇਗੀ ਕੇਂਦੀ ਹੈ ਰੋਟੀ ਵੀ ਦਿਤੀ ਹੈ ਖਾਨ ਨੂੰ ]overlap] ਹਾਂ ਫੇਰ ਓਹਦੀ ਤਾਈ ਉਹ ਹੋ ਜਾਂਦੀ ਹੈ, ਅਹ emotional ਹੋ ਜਾਂਦੀ ਹੈ ਨਾ ਬੀ ਹੇਨਾ ਬੀ ਹਾਂ ਜੀਕਣ ਆਪਣੇ ਬੱਚਿਆਂ ਨੂੰ ਰੱਖਿਆ ਕਾਸ਼ ਮੈਂ ਏਨੂੰ ਵੀ ਐਵੇਂ ਰੱਖਿਆ ਹੋਂਦਾ ਹੇਨਾ ਹਾਂ ਫੇਰ ਓਨੁ ਕੁੱਟ ਕੇ ਜਫੀ ਪਾ ਲੈਂਦੀ ਹੈ ਰੋਣ ਲੱਗ ਜਾਂਦੀ ਹੈ

ਤੇ ਫੇਰ ਉਹ ਕੇਂਦਾ ਉਹ ਕੇਂਦਾ ਹੋਂਦਾ

ਬੀ ਹੇਨਾ ਮੇਰਾ ਨਾ ਮੇਰਾ ਮੈਂ ਤੁਹਾਨੂੰ ਤਾਈ ਕੇਂਦੀ ਸੀ ਨਾ ਮੇਰਾ ਫੋਜੀ ਆਊਗਾ ਹੇਨਾ ਆਊਗਾ ਲੈ ਅੱਜ ਮੇਰਾ ਫੋਜੀ ਆ ਗਿਆ ਤੇ ਹੋਣ ਹੋਣ ਨਾ ਮੈਂ ਏਦੇ ਨਾਲ ਖੁਸ਼ੀ ਖੁਸ਼ੀ ਏਦੇ ਨਾਲ ਤੋਰ ਦੇ ਤੇ ਓਨੁ ਸਾਰੇ ਘਾਰ ਦੇ ਨਾ ਖੁਸ਼ੀ ਖੁਸ਼ੀ ਓਨੁ ਨਾ ਉਹ ਓਹਦੇ ਮੁੰਡੇ ਨਾਲ ਓਹਦਾ ਵਿਆਹ ਵਗੈਰਾ ਵੀ ਕਰ ਦੇਂਦੇ ਹੇਨਾ ਤੇ ਫੇਰ ਉਹ ਖੁਸ਼ੀ ਖੁਸ਼ੀ ਰਹਿਣ ਲੱਗ ਜਾਂਦੇ ਹੋਂਦੇ ਹੈ ਹਾਂ ਤੇ ਉਹ ਮੁੰਡਾ ਮੁੰਡਾ ਹੇਨਾ ਉਹ training ਲਈ ਜਾਂਦਾ ਹੋਂਦਾ

ਹਾਂ ਫੋਜੀ ਦੀ training ਪੂਰੀ ਕਰਨ ਜਾਂਦਾ ਹੋਂਦਾ ਪਰ ਉਹ ਦਸਦਾ ਨਹੀਂ ਹੋਂਦਾ ਹੇਗਾ ਬਈ ਮੈਂ ਏਥੇ ਚਲਿਆ ਹੇਗਾ

ਤੇ ਆਪਣੇ ਪਿਤਾ ਦਾ ਜੇੜੀ ਲੀਤੀ ਜਮੀਨ ਓਹਨੇ ਜੇੜੀ ਵੇਚੀ ਸੀ ਜਮੀਨ ਓਹਦੇ ਪਿਤਾ ਨੇ ਤੇ ਓਹੀ ਜਮੀਨ ਓਨੁ ਛੜਵਾ ਕੇ ਦੇਂਦੇਂਦਾਂ ਹੇਨਾ ਤੇ ਫੇਰ ਉਹ ਆਪਣਾ ਸੁਪਨਾ ਪੂਰਾ ਕਰ ਲੈਂਦਾ ਹੁਣ ਤੇ ਫੇਰ ਉਹ ਫੋਜੀ ਬਣ ਕੇ ਆਂਦਾ ਹੋਂਦਾ ਤੇ ਉਹ ਕੁੜੀ ਖੁਸ਼ ਓਹਨੂੰ ਵੇਖ ਕੇ ਬਹੁਤ ਖੁਸ਼ ਹੋਂਦੀ ਉਹਤੇ ਵਰਦੀ ਤੇ ਟੈਗ ਲਗੇ ਹੋਂਦੇ ਓਹਦੇ ਨਾਮ ਦੇ ਹੇਨਾ ਬਹੁਤ ਖੁਸ਼ ਹੋਂਦੀ ਉਹ ਦੇਖ ਕੇ ਓਨੁ ਹਾਂ ਤੇ ਓਨੂੰ ਕੁੜੀ ਨੂੰ ਓਹਦੇ ਵਿੱਚ ਮਤਲਬ ਅਪਣੇ ਪਿਤਾ ਦਾ ਚੇਹਰਾ ਦਿਖਦਾ ਹੋਂਦਾ ਕੀ ਹਾਂ ਮੇਰਾ ਫੋਜੀ ਐਵੇ ਦਾ ਸੀਗਾ ਬੀ ਹਾਂ ਹੁਣ ਵਾਪਸ ਆ ਗਿਆ ਮੇਰਾ ਫੋਜੀ

ਹੁਮ ਇਹ film ਵਿੱਚ ਸਬ ਤੋਂ ਵਧੀਆ ਗੱਲ ਤੁਹਾਨੂੰ ਕੇਡੀ ਲੱਗੀ ਮੈਨੂੰ ਇਸ film ਵਿੱਚ ਓਹਦਾ ਸੁਪਨਾ ਜੇੜਾ ਹੋਂਦਾ ਨਾ ਮਤਲਬ ਕੀ ਓਹਦਾ ਸੁਪਨਾ ਪੂਰਾ ਕੀਤਾ ਉਹ ਮਤਲਬ ਕੀ ਸਬ ਤੋਂ best ਸੀਗੀ ਬਈ ਹਾਂ ਓਹਨੇ ਕੀ ਨਾ ਬਲਕੀ ਕੁੜੀ ਦਾ ਸਾਥ ਨਹੀਂ ਛਡੀਆ ਹੇਗਾ ਹਾਂਜੀ ਇੱਕ ਤੋਂ ਮਤਲਬ ਬਹੁਤ ਵਧੀਆ knowledge ਮਿਲਦੀ ਏਤੋ ,ਬਈ ਹਾਂ ਅਪਣੇ ਸੁਪਨੇ ਨੂੰ ਮਾਰਨਾ ਨਹੀਂ ਚਾਹੀਦਾ ਹੇਗਾ ਬਈ ਪੂਰਾ ਕਰਨਾ ਚਾਹੀਦਾ

ਖੁਸ਼ੀ ਖੁਸ਼ੀ ਰਹਿਣੇ ਆ ਏਂ enjoy ਕਰਦੇ ਹੈ ਅਪਣੀ life ਨੂੰ ਮਤਲਬ ਸੁਪਨੇ ਐਵੇਂ ਦੇ ਹੋਂਦੇ ਹਾ ਕਈ ਹੋਂਦੇ ਹਾ ਬਈ ਸੁਪਨੇ ਨੂੰ ਮਾਰ ਦੇਂਦੇ ਹੋਂਦੇ ਹਾ ਵਿੱਚੋ ਪਰ ਨਹੀਂ ਸੁਪਨੇ ਨੂੰ ਮਾਰਨਾ ਨਹੀਂ ਚਾਹੀਦਾ ਓਹਨੂੰ ਪੂਰਾ ਕਰਕੇ ਦਿਖਾਨਾ ਚਾਹੀਦਾ ਬਈ ਹਾਂ ਮੇਰਾ ਸੁਪਨਾ